ਕੁੱਛ ਲੋਕ ਇੱਥੇ ਕੁੱਛ ਖਾ ਪੀ ਰਹੇ ਹਨ ਤੇ ਇੱਥੇ ਤੇ ਇੱਥੇ ਇੱਕ ਐਕਟਿਵਾ ਖੜ੍ਹੀ ਹੋਈ ਹੈ।

ਇਸ ਦੇ ਅੰਦਰ ਇੱਕ ਮੰਜਾ ਪਿਆ ਹੋਇਆ ਹੈ ਉਸ ਉੱਤੇ ਕੁਝ ਕੱਪੜੇ ਪਏ ਹੋਏ ਹਨ।

ਨੀਲੇ ਰੰਗ ਪਾਏ ਇੱਕ ਆਦਮੀ ਖੜ੍ਹਿਆ ਹੋਇਆ ਹੈ ਇੱਕ ਆਦਮੀ ਨੇ ਚਿੱਟੇ ਰੰਗ ਦੇ ਕਪੜੇ ਪਾਏ ਹੋਏ ਹਨ।

ਇਸ ਦੇ ਅੰਦਰ ਇੱਕ ਸਕਿਉਰਿਟੀ ਗਾਰਡ ਖੜ੍ਹਿਆ ਹੋਇਆ ਹੈ ਇਸ ਦੇ ਬਾਹਰ ਇੱਕ ਇਨਸਾਨ ਖੜ੍ਹਿਆ ਹੋਇਆ ਹੈ।

ਕੁੱਝ ਪੌਦੇ ਗਮਲਿਆਂ ਵਿੱਚ ਹਨ ਤੇ ਕੁਝ ਜ਼ਮੀਨ ਵਿੱਚ ਹਨ।

ਇਸ ਦੇ ਆਸ-ਪਾਸ ਕਾਲੇ ਰੰਗ ਦੀਆਂ ਬਹੁਤ ਸਾਰੀਆਂ ਕੁਰਸੀਆਂ ਰੱਖੀਆਂ ਹੋਈਆਂ ਹਨ ਦੀਵਾਰ ਉੱਤੇ ਇੱਕ ਏ.ਸੀ. ਲੱਗਿਆ ਹੋਇਆ ਹੈ।

ਜਿਵੇਂ ਕੀ ਮੈਂ ਫ਼ੋਟੋ ਵਿੱਚ ਦੇਖ ਪਾ ਰਹੀਂ ਆਂ ਸਾਹਮਣੇ ਇੱਕ ਬਹੁਤ ਸੁੰਦਰ ਬਿਲਡਿੰਗ ਬਣੀ ਹੋਈ ਐ।

ਜਿਸ ਵਿੱਚ ਬੱਚਿਆਂ ਦੁਆਰਾ ਫੁੱਟਬਾਲ ਖੇਲਿਆ ਜਾ ਰਿਹਾ ਹੈ।

ਇੱਕ ਦੁਕਾਨ ਉੱਤੇ ਪੀਲੇ ਰੰਗ ਦਾ ਬੋਰਡ ਲੱਗਿਆ ਹੋਇਆ ਹੈ ਜਿਸ ਅੱਗੇ ਕੁਝ ਲੋਗ ਖੜ੍ਹੇ ਹੋਏ ਹਨ।

ਜਿਸ ਉੱਤੇ ਕਾਫੀ ਆਦਮੀ ਖੜ੍ਹੇ ਹੋਏ ਹਨ ਇੱਕ ਆਦਮੀ ਨੇ ਲਾਲ ਰੰਗ ਦੀ ਸ਼ਰਟ ਪਾਈ ਹੋਈ ਹੈ ਤੇ ਇੱਕ ਆਦਮੀ ਨੇ ਕਾਲੇ ਰੰਗ ਦੇ ਕਪੜੇ ਪਾਏ ਹੋਏ ਹਨ।

ਕਿਸੇ ਨੇ ਚਿੱਟੇ ਰੰਗ ਦਾ ਕੁੜ੍ਹਤਾ ਕਿਸੇ ਨੇ ਲਾਲ ਰੰਗ ਦਾ ਕੁੜ੍ਹਤਾ ਕਿਸੇ ਨੇ ਪੈਂਟ ਸ਼ਰਟ ਪਾਈ ਹੋਈ ਹੈ ਇਹਨਾਂ ਸਾਰਿਆਂ ਨੇ ਗੁਲਾਬੀ ਰੰਗ ਦਾ ਰੰਗ ਲੱਗਿਆ ਹੋਇਆ ਹੈ।

ਔਰ ਇਹ ਪਾਰਕ ਖਾਲ੍ਹੀ ਪਿਆ ਹੋਇਆ ਹੈ।

ਕੁਝ ਹਰੇ ਰੰਗ ਦੀਆਂ ਡੱਬੀਆਂ ਕੁਝ ਲਾਲ ਰੰਗ ਦੀਆਂ ਡੱਬੀਆਂ ਤੇ ਕੁਝ ਬੋਤਲਾਂ ਪਈਆਂ ਹੋਈਆਂ ਹਨ ਇੱਥੇ ਕੁੱਛ ਛੋਟੇ ਛੋਟੇ ਪੈਕਟ ਲਟਕਾਏ ਹੋਏ ਹਨ।

ਜਿਵੇਂ ਕਿ ਮੈਂ ਦੇਖ ਪਾ ਰਹੀ ਹਾਂ ਇਹ ਇੱਕ ਬਜ਼ਾਰ ਦੀ ਫੋਟੋ ਹੈ।

ਹਰੇ ਰੰਗ ਦਾ ਘਾਹ ਉੱਗਿਆ ਹੋਇਆ ਹੈ ਇਸ ਦੇ ਪਿੱਛੇ ਬਹੁਤ ਸਾਰੇ ਲੋਕ ਖੜ੍ਹੇ ਹੋਏ ਹਨ ਇੱਕ ਚਿੱਟੇ ਰੰਗ ਦੀ ਐਕਟਿਵਾ ਖੜ੍ਹੀ ਹੋਈ ਹੈ।